ok.

ਭਾਜੀ ਅੱਜਕਲ੍ਹ ਕਿਹੜਾ processor ਚਲ ਰਿਹਾ ਹੈ? sir, ਅੱਜਕਲ੍ਹ ਤਾਂ processor ਤਾਂ ਵੈਸੇ ਕਈ ਹੈ market ਦੇ ਵਿੱਚ ਆਈ ਥ੍ਰੀ ਵਗੈਰਾ ਆਈ ਫਾਈਵ ਜਾਂ ਆਈ ਸੇਵਨ ਹੈਗੇ ਹੈ ਜੀ market ਦੇ ਵਿੱਚ. 'ਤੇ ਤੁਸੀਂ ਕੋਈ ਅਅ ਸੋਚਿਆ ਹੈ ਵੀ ਕਿਹੜਾ processor ਨਾਲ ਤੁਸੀਂ ਮਾੜਾ-ਮੋਟਾ ਕੁਝ ਸੋਚਿਆ ਹੋਣਾ. ਅਅ ਭਾਜੀ ਤੁਹਾਨੂੰ ਸਹੀ ਗੱਲ ਦੱਸਾਂ ਤਾਂ ਮੈਨੂੰ computer ਬਾਰੇ ਕੁਝ ਨਹੀਂ ਪਤਾ. 'ਤੇ ਮੈਨੂੰ ਕਿਹੜਾ ਚਾਹੀਦਾ, ਉਹ ਉਸ ਬਾਰੇ ਵੀ ਕੋਈ ਗਿਆਨ ਨਹੀਂ ਹੈਗਾ ਜੇ ਤੁਸੀ ਮੈਨੂੰ ਥੋੜਾ ਜਿਹਾ ਸਮਝਾ ਦਵੋ ਕਿ, ਕਿ ਤਰੀਕੇ ਦਾ computer ਘਰ ਵਾਸਤੇ ਠੀਕ ਰਹੇਗਾ. ਜਿਸ ਉਪਰ ਕਿ ਅਸੀਂ ਥੋੜਾ ਜਿਹਾ ਅਅ ਅਪਣਾ ਦਫ਼ਤਰ ਦਾ ਕੰਮ ਵੀ ਕਰ ਲਈਏ. ਅਤੇ ਹੋਰ ਘਰ ਦੇ ਕੰਮ ਵੀ ਕਰ ਲਈਏ ਉਸ ਤਰੀਕੇ ਨਾਲ ਤੁਸੀ ਥੋੜਾ ਜਿਹਾ ਮੈਨੂੰ ਸਮਝਾ ਦਵੋਗੇ ਕਿ ਕਿਹੜਾ computer ਠੀਕ ਰਹੇਗਾ. ਅੱਛਾ ਜੀ, ਅੱਛਾ ਜੀ, ਅੱਛਾ. ਦੇਖੋ sir ਤੁਸੀਂ ਪਹਿਲਾਂ ਮੈਨੂੰ ਨਾ ਅਅ ਤੁਸੀਂ ਪਹਿਲਾਂ proper ਮੈਨੂੰ ਦੱਸੋ ਕਿ ਜਿਹੜਾ ਤੁਹਾਨੂੰ computer ਜਿਹੜਾ ਤੁਹਾਨੂੰ ਚਾਹੀਦਾ ਹੈ ਤੁਸੀਂ ਓਹਦੇ 'ਚ . ਅਅ basically ਕਿਹੜੀ-ਕਿਹੜੀ, ਜਿਹੜਾ ਤੁਸੀਂ main purpose ਕਿਸ ਲਈ ਲੈ ਰਹੇ ਹੋ. ਮਤਲਬ ਕਿੰਨੇ-ਕਿੰਨੇ ਕੰਮ ਕਰਨਾ ਹੈ, ਫਿਰ ਮੈਂ ਉਸੀ ਦੇ according ਤੁਹਾਨੂੰ ਦੱਸਾਂਗਾ ਕਿ ਕਿਹੜਾ-ਕਿਹੜਾ ਤੁਹਾਨੂੰ ਅਅ ਅਅ ਅਪਣਾ ਠੀਕ ਰਹੇਗਾ.

'ਤੇ ਬਾਕੀ. ਜਿਹੜਾ ਹੈ ਅਪਣਾ ਥੋੜੀਆਂ-ਬੋਹਤਿਆਂ, ਚਲੋ ਕਦੀ ਦਿਲ ਕੀਤਾ 'ਤੇ game ਵੀ ਚਲ ਜਾਏ computer ਦੇ ਉਪਰ, ਕਿਉਂਕਿ ਬੱਚੇ ਵੀ ਘਰ ਹੁੰਦੇ ਨੇ. 'ਤੇ ਉਹ ਵੀ ਥੋੜਾ ਜਿਹਾ ਸਿੱਖ ਲੈਣਗੇ ਵੀ ਕਿਸ ਤਰ੍ਹਾਂ computer ਚਲਾਇਦਾ ਹੈ. ਤਾਕਿ ਅੱਜਕਲ੍ਹ ਤੁਹਾਨੂੰ ਪਤਾ ਹੀ ਹੈ ਕਿ ਅੱਜਕਲ੍ਹ computer ਸਿੱਖੇ ਬਿਨ੍ਹਾ ਕੋਈ ਗੁਜ਼ਾਰਾ ਨਹੀਂ ਹੈਗਾ. ਹਾਂਜੀ ,ਹਾਂਜੀ. ਇਹ ਤਾਂ ਹੈ computer ਤਾਂ ਅੱਜਕਲ੍ਹ ਅਅ ਚਲਾਉਣਾ ਬਹੁਤ ਜ਼ਰੂਰੀ ਹੈ 'ਤੇ ਸਿੱਖਣਾ ਵੀ ਬਹੁਤ ਜ਼ਰੂਰੀ ਹੈ ਜੀ 'ਤੇ main ਇਹ ਹੈ ਕਿ ਤੁਸੀਂ ਸਿੱਖਣਾ ਵੀ ਚਾਹੁੰਦੇ ਹੋ computer. 'ਤੇ ਬਾਕੀ ਥੋੜਾ-ਬਹੁਤ, ਜਿਹੜਾ office work ਹੋ ਗਿਆ ਜਾਂ ਜੋ ਵੀ ਹੈ ਤੁਸੀਂ ਉਸ ਤੇ' ਕੰਮ ਕਰ ਸਕਦੇ ਹੋ.

ਜੇ ਚੱਲਿਆ ਵੀ 'ਤੇ ਬੱਚੇ game ਵਗੈਰਾ ਖੇਡ ਲੈਣ ਉੱਤੇ ਬਸ ਓਨ੍ਨਾਂ ਕ ਆਪਾਂ ਨੂੰ computer ਓਹਦੇ ਵਾਸਤੇ ਹੀ ਥੋੜਾ ਚਾਹਿਦਾ ਹੈ.

ਚਲੋ ਮੈਂ ਤੁਹਾਨੂੰ ਦੱਸਾਂ ਜੀ ਆਪਣਾ computer ਅਅ ਦੇਖੋ, ਅਅ ਜਿਵੇਂ ਤੁਸੀਂ ਮੈਨੂੰ ਦੱਸਿਆ ਹੈ ਕਿ ਘਰ ਦੇ normally ਜਾਂ office ਵਗੈਰਾ work ਦੇ ਲਈ computer ਤੁਹਾਨੂੰ ਚਾਹਿਦਾ ਹੈ ਤਾਂ ਦੇਖੋ sir ਇਕ ਤਾਂ ਆਈ ਥ੍ਰੀ processor ਹੈ ਜੀ. ਠੀਕ ਹੈ ਜੀ. 'ਤੇ ਇਕ ਚਾਰ GB RAM ਹੈ 'ਤੇ ਆਪਣਾ ਦੋ ਸੌ ਛਪਿੰਜਾ GB SSD ਇਹਦੇ ਨਾਲ ਤੁਹਾਨੂੰ system ਜਿਹੜਾ ਹੈਗਾ ਹੈ dell ਦਾ ਮਿਲ ਜਾਵੇਗਾ ਜੀ branded PC. ਅੱਛਾ ਜੀ. dell ਦਾ branded PC ਮੈਂ ਸੁਣਇਆ HP ਦੇ ਵੀ ਆਉਂਦੇ ਨੇ computer.

ਆਪਣਾ configuration ਦੇ ਨਾਲ ਆਉਂਦੇ ਹੈ ਜਿਵੇਂ ਆਈ ਥ੍ਰੀ ਦੇ ਵਿੱਚ ਅਅ ਆਈ ਫੋਰ ਦੇ ਵਿੱਚ, ਓਹਦੇ ਵਿੱਚ ਵੀ ਆਉਂਦੇ ਹੈ ਜੀ. ਠੀਕ ਹੈ ਜੀ. 'ਤੇ ਤੁਸੀਂ ਕਿ ਅਅ ਮਤਲਬ ਅਅ ਤੁਸੀਂ ਥੋੜਾ ਜਿਹਾ ਕਿ recommend ਸਾਨੂੰ ਕਰੋਗੇ ਵੀ ਕਿਹੜਾ ਦੋਨਾਂ 'ਚ ਠੀਕ ਰਹੇਗਾ, ਤਾਂਕਿ ਅਸੀਂ ਉਹੀ ਫੇਰ ਖਰੀਦ ਲਈਏ ਤੁਹਾਡੇ ਕੋਲੋਂ. ਅਅ ਅੱਛਾ. ਤੁਸੀਂ ਮੈਨੂੰ ਇਹ ਦੱਸੋ ਕਿ ਕਿਹੜਾ computer ਤੁਸੀਂ ਲੈਣਾ. ਉਹ computer ਤੁਹਾਨੂੰ ਪੁਰਾਣਾ recommend ਕਰਾਂ ਜੀ, ਓਹਦੇ ਬਾਰੇ ਦੱਸਾਂ ਕਿ ਮੈ ਨਵੇਂ ਬਾਰੇ ਦੱਸਾ ਜੀ ਤੁਹਾਨੂੰ. ਭਾਜੀ ਪਹਿਲਾਂ 'ਤੇ ਨਵੇਂ ਬਾਰੇ ਦੱਸ ਦੋ ਥੋੜਾ ਜਿਹਾ, 'ਤੇ ਫਿਰ ਪੁਰਾਣੇ ਬਾਰੇ ਵੀ ਦੱਸ ਦੋ 'ਤੇ ਉਸਤੋਂ ਬਾਦ ਫਿਰ ਅਅ ਥੋੜਾ ਜਿਹਾ ਸਮਝਾ ਦੇਣਾ ਕਿ ਦੋਨਾਂ ਦੇ ਵਿੱਚ ਫ਼ਰਕ ਕਿ ਹੈ. ਅੱਛਾ ਜੀ ਅੱਛਾ ਜੀ. ਦੇਖੋ sir ਸਭ ਤੋਂ ਵੱਡਾ ਤਾਂ ਫਰਕ ਇਹ ਹੈ, ਪੁਰਾਣੇ 'ਤੇ ਨਵੇਂ ਦੇ ਵਿੱਚ. ਨਵੇਂ ਦੇ ਵਿੱਚ ਤੁਹਾਨੂੰ ਅਅ ਸਾਰਾ ਕੁਝ ਨਵਾਂ ਹੋਏਗਾ ਜੀ. ਓਹਦੇ ਵਿੱਚ RAM ਵੀ ਨਵੀਂ, processor ਵੀ ਨਵਾਂ, computer ਸਾਰਾ almost ਨਵਾਂ ਮਿਲੇਗਾ ਜੀ ਤੁਹਾਨੂੰ. 'ਤੇ ਪੁਰਾਣੇ ਦੇ ਵਿੱਚ ਹੈ ਕਿ ਸਾਰਾ ਸਮਾਨ ਤੁਹਾਨੂੰ ਪੁਰਾਣਾ ਮਿਲੇਗਾ, ਜਿਵੇਂ LCD ਹੋ ਗਈ ਅਅ RAM ਹੋ ਗਈ ਜੀ. ਸਾਰਾ ਕੁਝ ਪੁਰਾਣਾ ਹੋਏਗਾ. ਓਹਦੀ guarantee ਨਹੀਂ sir ਓਹਦੀ ਕੋਈ. 'ਤੇ ਨਵੇਂ ਸਮਾਨ ਦੀ ਹੈ ਜਿਹੜੀ. ਤੁਹਾਨੂੰ ਉਹ guarantee ਮਿਲੇਗੀ ਜੀ ਪੂਰੇ ਇੱਕ ਸਾਲ ਦੀ. ਠੀਕ ਹੈ ਜੀ. 'ਤੇ ਇੱਕ ਸਾਲ ਦੇ ਵਿੱਚ ਜੇ ਕੋਈ ਚੀਜ਼ ਖਰਾਬ ਹੋ ਜਾਂਦੀ ਹੈ 'ਤੇ ਉਹ ਫਿਰ ਤਰੀਕੇ ਨਾਲ ਤੁਸੀ ਠੀਕ ਕਰੋਗੇ ਓਹਨੂੰ? ਦੇਖੋ ਜੀ, ਵੈਸੇ ਤਾਂ computer ਦੇ ਵਿੱਚ ਜਿਆਦਾ ਤਰ problem operating system ਜਿਵੇਂ ਕਿ ਜਿਸਨੂੰ ਕਹਿੰਦੇ ਹੈ window. ਉਹ virus ਵੁਰਸ ਨਾਲ ਜਾਂ use ਕਰਨ ਨਾਲ ਉਹ 'ਚ problem ਆ ਜਾਂਦੀ ਹੈ ਜੇ ਉਹ ਖਰਾਬ ਹੁੰਦੀ ਹੈ software 'ਤੇ ਅਗਰ ਉਹ ਚੀਜ਼ ਦਾ issue ਆਉਂਦਾ ਹੈ ਤਾਂ ਉਹ ਆਪਣਾ window ਜਾਂ ਜਿਹੜੀ ਹੈ ਉਹ ਦੋਬਾਰ ਤੋਂ install ਹੋ ਜਾਵੇਗੀ. ਅੱਛਾ ਜੀ.

ਹਾਂਜੀ, ਬਾਕੀ ਜਿਹੜਾ hardware issue ਆਇਆ ਤਾਂ ਜਿਵੇਂ just like ਅਅ ਕੋਈ ਵੀ part ਖਰਾਬ ਹੁੰਦਾ ਹੈ computer ਦਾ. ਠੀਕ ਹੈ ਜੀ. ਓਹਦੇ ਵਿੱਚ ਇਹ ਹੈ ਕਿ ਅਅ ਪਹਿਲਾਂ ਤਾਂ ਉਸਨੂੰ ਆਪਾਂ ਚੈਕ ਕਰਾਂਗੇ, ਦੇਖਾਂਗੇ ਵੀ ਕਿ problem ਹੈ. ਓਹਦੇ ਲਈ ਅਅ ਤੁਹਾਡੇ ਘਰ ਇੱਕ ਬੰਦਾ ਆਊਗਾ ਜੀ. ਜਦੋਂ ਵੀ ਕੋਈ problem ਆਈ ਇੱਕ ਸਾਲ ਦੇ ਵਿੱਚ ਤੁਹਾਨੂੰ guarantee ਹੈਗੀ ਹੈ ਤਾਂ ਬੰਦਾ ਆਏਗਾ ਉਹ ਚੈਕ ਕਰੇਗਾ ਅਗਰ ਕੋਈ ਸਮਾਨ ਜਾਂ part ਅੰਦਰੋ ਕੋਈ ਚੀਜ਼. ਜਿਵੇਂ ਖਰਾਬ ਹੁੰਦੀ ਹੈ, ਜਿਵੇਂ RAM ਜਾਂ SSD ਜਾਂ processor, motherboard ਕੋਈ ਵੀ. ਖਰਾਬ ਹੋਇਆ ਜੀ. ਓਹਦੇ part ਨੂੰ ਅਸੀਂ change ਕਰਦਾਂਗੇ. ਠੀਕ ਹੈ ਜੀ. ਤੇ ਜੇ ਆਪਾਂ ਇਹਦੇ 'ਚ ਅਅ LCD ਵੀ ਨਵੀਂ ਆਈਗੀ ਤੇ ਓਹ ਕਿੰਨੇ ਦੀ LCD ਹੋਏਗੀ? LCD LCD sir ਕਈ ਤਰ੍ਹਾਂ ਦੀ ਆਉਂਦੀ ਹੈ ਦੇਖੋ ਜੀ ਸਤਾਰਾਂ ਇੰਚ ਦੀ ਵੀ ਆਉਂਦੀ ਹੈ ਜੀ LCD ਤੇ ਆਪਣਾ ਉਸਤੋਂ ਬਾਦ ਉਨ੍ਨੀਂ ਵੀ ਆਉਂਦੀ ਹੈ ਜੀ LCD ਉਨ੍ਨੀਂ ਇੰਚ ਦੀ. ਫਿਰ ਵੀਹ ਆਉਂਦੀ ਹੈ ਬਾਈ ਆਉਂਦੀ ਹੈ ਜੀ. ਹੁਣ ਤੁਹਾਨੂੰ sir ਕਿਹੜੇ ਇੰਚ ਦੀ ਚਾਹੀਦੀ ਹੈ LCD ਕਿੰਨੇ ਇੰਚ ਦੀ ਚਾਹੀਦੀ ਹੈ? ਓਹ ਤੁਸੀ ਮੈਨੂੰ ਮਾੜਾ ਜਿਹਾ ਦੱਸ ਦੋ ਜੀ. ਅਅ ਭਾਜੀ LCD ਉਨ੍ਨੀਂ ਇੰਚ ਦੀ ਠੀਕ ਰਹੇਗੀ ਘਰ ਵਾਸਤੇ? sir, ਉਨ੍ਨੀਂ ਇੰਚ ਦੀ LCD ਅਅ ਤੁਸੀਂ ਪਹਿਲਾਂ ਕਦੀ LCD ਦਾ ਉਨ੍ਨੀਂ ਇੰਚ ਦੇਖੀ ਹੈ ਜੀ size ਦਾ ਕੋਈ ਥੋੜਾ ਜਿਹਾ ਅੰਦਾਜ਼ਾ ਹੈਗਾ ਤੁਹਾਨੂੰ. ਅਅ ਮੈਂ ਦੇਖਿਆ ਤੇ ਹੈ computer ਕਈ ਜਗ੍ਹਾ ਦੇ ਉਪਰ ਮੇਰੇ ਜਿਹੜੇ ਦੋਸਤ ਨੇ ਉਨ੍ਹਾਂ ਦੇ ਘਰ ਵੀ ਮੈਂ ਦੇਖਿਆ ਸੀ computer.

ਉਨ੍ਹਾਂ ਦੇ ਕੋਲ ਵੀ ਸਿਗਾ computer ਤੇ ਉੱਥੇ screen ਮੇਰੇ ਖਿਆਲ 'ਚ LCD ਅਅ ਉਨ੍ਨੀਂ ਇੰਚ ਦੀ ਸੀ. ਉਨ੍ਹਾਂ ਦੇ ਕੋਲ.

ਤੁਸੀਂ ਅਅ size ਲੈਣਾ ਚਾਹੁੰਦੇ ਹੋ, ਤਾਂ ਵੀਹ ਇੰਚ ਦੀ ਲੈ ਲੋ. ਠੀਕ ਹੈ ਜੀ. ਵੀਹ ਇੰਚ ਤੇ ਵੀਹ ਇੰਚ ਦੇ, ਦੀ ਕੀਮਤ ਕਿੰਨੀ ਹੋਏਗੀ? ਵੀਹ ਇੰਚ ਦੀ ਤੁਸੀਂ ਕਿਹੜੀ company ਦੀ ਚਾਹੁੰਦੇ ਹੋ LCD ਕਈ ਕੰਪਨੀ ਦੀ ਆਉਂਦੀ ਹੈ ਜੀ ਏਲਸੀਸੀਆਂ. ਭਾਜੀ, HP ਦੀ ਦਸਦੋ samsung ਦੀ ਦਸਦੋ. ਦੇਖੋ ਵੀਹ ਇੰਚ ਦੀ ਜੇ ਤੁਹਾਨੂੰ ਚਾਈਦੀ ਹੈ ਜੀ ਉਹੋ HP ਜਾਂ samsung ਦੀ price ਹੈਗੀ ਜੀ ਪਚਾਸੀ ਸੋ ਰੁਪਿਆ.

ਤੇ ਅਗਰ ਤੁਸੀਂ ਕੋਈ ਹੋਰ company ਜਿਵੇਂ AOC ਹੋ ਗਈ, acer ਦੀ ਹੋ ਗਈ ਜਾਂ ਵਗੈਰਾ ਦੀ ਹੋ ਗਈ. ਇਨ੍ਹਾਂ ਦੀ ਸਸਤੀ ਮਿਲ ਜਾਂਦੀ ਹੈ.

ਕਿੰਨੇ ਇੰਚ ਦੀ sir?

ਹਾਂਜੀ ਵੀਹ ਇੰਚ ਦੀ ਠੀਕ ਰਹੇਗੀ ਜੀ. ਉਹ ਠੀਕ ਹੈ ਜੀ ਇਹਦਾ size ਠੀਕ ਰਹੇਗਾ. ਠੀਕ ਹੈ ਤੇ ਇਹਦੇ 'ਚ mouse ਜਿਹੜਾ ਹੈ, ਤੁਸੀਂ ਉਹ ਕਿਹੜਾ mouse ਅਅ ਦਿਵੋਗੇ? ਕ ਇੱਕ ਤੇ wire ਵਾਲਾ ਆਉਂਦਾ ਹੈ ਤੇ ਇੱਕ ਅਅ ਬਿਨਾ wire ਤੋ ਆਉਂਦਾ ਹੈ. ਕਿਹੜਾ ਠੀਕ ਰਹਿੰਦਾ ਹੈ? ਹਾਂਜੀ. ਇਹਦੇ ਵਿੱਚ ਜਿਹੜਾ ਹੈ ਨਾ ਜੀ ਜਿਹੜਾ mouse ਤੇ ਜਿਹੜਾ keyboard ਹੈ. ਉਹ ਆਪਣਾ ਅਲਗ ਤੋਂ ਲੈਣਾ ਪੈਂਦਾ ਹੈ. ਜੀ ਉਹ ਨਾਲ ਨਹੀਂ ਆਉਂਦਾ system ਦੇ. ਤੇ ਜਿਵੇਂ ਤੁਸੀਂ ਕਹਿ ਰਹੇ ਹੋ wireless ਤੇ ਇੱਕ wire ਵਾਲਾ ਆਉਂਦਾ ਹੈ ਜੀ ਇਹ ਤੁਸੀਂ company 'ਚ ਚਾਹੀਦੀ ਹੈ ਤੁਹਾਨੂੰ ਜਾਂ ਕੋਈ ਅਅ ਕੋਈ ਹੋਰ local company 'ਚ ਚਲ ਜੁਗਾ. ਨਹੀਂ ਚਾਹੀਦੀ, ਸਾਨੂੰ ਸਾਰਿਆਂ ਚੀਜ਼ਾਂ company ਦੀਆਂ ਹੀ ਚਾਹੀਦੀਆਂ ਨੇ.

ਹਾਂਜੀ, ਦੇਖੋ ਵੈਸੇ ਤਾਂ ਜੀ wire ਵਿੱਚ dell ਦੇ ਵੀ company ਦੇ ਵੀ ਅਅ ਆਪਣੇ ਮਾਊਸ ਤੇ keyboard ਆਉਂਦੇ ਹੈ ਜੀ ਤੇ HP ਦੇ ਵਿੱਚ ਵੀ ਮਾਊਸ ਤੇ keyboard ਆਉਂਦੇ ਹੈ ਤੇ. ਇਹ wire ਵਾਲੇ ਦੀ ਗੱਲ ਕਰ ਰਿਹਾਂ ਜੀ ਮੈਂ. ਤੇ ਬਾਕੀ ਹੋਰ ਜਿਵੇਂ intex ਦੇ ਹੋ ਗਏ, ਹੋਰ ਦੋ-ਤਿੰਨ company ਹੈ ਜੀ ਬਾਕੀ ਤੁਸੀ ਕਹਿ ਰਹੇ ਹੋ ਕਿ ਤੁਹਾਨੂੰ company ਦੇ ਹੀ ਚਾਈਦਾ ਹੈ ਤਾਂ dell ਜਾਂ HP ਦਾ ਦੋਨੋ ਬੈਸਟ ਜਿਹੜੀਆਂ ਹੈਗਿਆਂ ਜੀ. ਜੀ ਵਧੀਆ ਜਿਨੂੰ ਕਹਿ ਸਕਦੇ ਹਾਂ ਆਪਾਂ ਉਹ ਕੰਪਨੀਆਂ ਨੇ ਜੀ. ਠੀਕ ਹੈ ਜੀ. ਤੇ ਜੇ ਆਪਾਂ ਹੁਣ ਗੱਲ ਕਰਿਏ ਕਿ ਪੂਰਾ computer ਜਿਹੜਾ ਹੈ, ਨਵਾਂ computer ਉਹ ਕੇ ਕਿੰਨੇ ਪੈਸਿਆਂ ਦੇ ਵਿੱਚ ਬਣ ਜਾਉਗਾ ਹੁਣ? ਦੇਖੋ ਜੀ ਨਵਾਂ computer ਤਾਂ ਮੈਂ ਦੱਸ ਦਿੰਨਾਂ ਤੁਹਾਨੂੰ ਕਿੰਨੇ ਕ ਪੈਸਿਆਂ 'ਚ ਅਅ ਆਪਣਾ ਬਣ ਜਾਏਗਾ ਏਏ ਦੇਖੋ ਮੈਂ ਅਅ. ਜਿਹੜਾ ਤੁਸੀਂ keyboard ਹੈ, ਉਹ ਤੁਸੀਂ ਮੈਨੂੰ ਇੱਕ ਬਾਰ ਆਪਣਾ final ਦੱਸ ਦੋ ਕਿ wire ਵਾਲਾ ਚਾਹਿਦਾ ਹੈ ਕਿ ਅਪਣਾ wireless ਚਾਹਿਦਾ ਹੈ. ਭਾਜੀ, wireless ਅਅ ਦੇ ਦੋ.

ਅਗਰ ਓਹਦੀ dongle ਗੁਮ ਗਈ ਤਾਂ ਉਹ company ਵੀ ਨਹੀਂ ਵਾਪਸ ਕਰਦੀ ਜੀ ਉਸਨੂੰ dongle ਨੂੰ. ਠੀਕ ਹੈ ਜੀ. ਠੀਕ ਹੈ. ਹਾਂਜੀ, ਤੇ ਦੂਜੀ ਗੱਲ sir ਇਹ ਹੈ ਕਿ ਅਅ wireless ਦੇ ਵਿੱਚ ਨਾ ਜੀ ਆਪਣਾ ਪਿੱਛੇ keyboard ਦੇ mouse ਦੇ ਓਹਦੇ ਪਿਛਲੀ side ਤੇ cell ਪੈਂਦੇ ਹੈ ਜੀ. ਜਿਹੜੇ ਘੜੀ ਵਾਲੇ ਹੁੰਦੇ ਹੈ cell ਆਪਣੇ.

ਹਾਂਜੀ. ਉਹ ਇਹ ਹੈ ਕਿ ਉਹ cell ਨਾ ਕੁਝ time ਬਾਦ ਜਦੋ use ਕਰਨ ਤੋਂ ਬਾਦ ਨਾ cell weak ਹੋ ਜਾਂਦੇ ਨੇ ਤਾਂ keyboard ਜਾਂ mouse ਜਿਹੜਾ ਹੈ ਨਾ ਜੀ. ਓਹ work ਕਰਨਾ ਬੰਦ ਕਰ ਦਿੰਦਾ ਹੈ ਜੀ. ਤੇ ਤੁਸੀਂ ਇਹ ਨਾ ਸੋਚਿਓ ਕਿ keyboard ਖਰਾਬ ਹੋ ਗਿਆ. ਤਾਂ ਤੁਸੀ ਓਹਨੂੰ cell change ਕਰ ਲੈਣਾ ਓਹਦੇ ਬਸ ਹੋਰ ਤਾਂ ਇਹੀ ਬਸ ਉਸਕਾ ਹੈਗਾ wireless ਦੇ ਵਿੱਚ ਜਿਸ ਚੀਜ਼ ਦਾ ਧਿਆਨ ਰੱਖਣਾ ਹੁੰਦਾ ਹੈ ਜੀ . ਚਲੋ ਠੀਕ ਹੈ ਜੀ. ਮੈਂ ਸਮਝ ਗਿਆ ਤੁਹਾਡੀ ਸਾਰੀ ਗੱਲ ਤੇ ਬਸ ਤੁਸੀਂ ਮੈਨੂੰ ਹੁਣ ਦਸ ਦੋ ਕਿ ਕਿੰਨੇ ਪੈਸੇ ਅਅ ਦਦ ਦੇਣੇ ਪੈਣਗੇ ਨਵੇਂ computer ਵਾਸਤੇ ਤਾਂਕਿ ਮੈਂ ਫਿਰ ਤੁਹਾਨੂੰ ਪੈਸੇ ਜਿਹੜੇ ਹੈ ਤੁਹਾਡੇ. bank account ਦੇ ਵਿੱਚ ਭੇਜ਼ ਦਵਾਂਗਾ ਤੇ ਤੁਸੀਂ ਮੈਨੂੰ ਨਵਾਂ computer ਬਣਾ ਦੋ. ਅੱਛਾ ਜੀ. ਤੇ ਕੋਈ ਗੱਲ ਨਹੀਂ sir ਮੈਂ ਤੁਹਾਨੂੰ ਨਵਾਂ computer ਬਣਾ ਦਵਾਂਗਾ ਜੀ ਤੇ ਮੈਂ ਤੁਹਾਨੂੰ ਦਸ ਦਿੰਨਾ ਜੀ ਆਪਣਾ ਸਾਰਾ ਸਮਾਨ ਕਿੰਨੇ ਦਾ ਹੈ ਜੀ.

ਹਾਂ ਭਾਜੀ HP ਦੀ ਅਅ final ਕੀਤੀ ਹੈ. ਅੱਛਾ HP ਦੀ final ਕੀਤੀ ਹੈ. ਦੇਖੋ ਜੀ HP ਦੀ ਜਿਹੜੀ ਵੀਹ ਇੰਚ ਦੀ LCD ਹੈ ਇਹ sir ਤੁਹਾਨੂੰ ਆਪਣੀ ਪੈ ਜਾਏਗੀ ਪਚਾਸੀ ਸੋ ਰੁਪਏ ਦੀ. ਨਹੀਂ ਕੋਈ ਗੱਲ ਨੀ ਜੀ ਤੁਸੀ ਮੈਨੂੰ ਨਾ ਬਸ ਅਅ ਇੱਕ ਅਅ ਇੱਕ ਕੁੱਲ amount ਦਸਦੋ ਕਿ ਕਿੰਨੇ ਦਾ ਬਸ ਬਣੇਗਾ ਤਾਂਕਿ ਫਿਰ ਅਸੀਂ ਤੁਹਾਨੂੰ ਪੈਸੇ ਭਿਜਵਾ ਦਈਏ. ਤੇ ਅਸੀ ਫਿਰ ਬਣਵਾ ਲਈਏ computer ਕਿਉੰਕਿ ਮੇਰੇ ਕੋਲ ਨਾ ਹੁਣ ਬਸ ਦੋ ਮਿੰਟ ਦਾ ਹੀ time ਅਅ ਬਚਿਆ ਹੈ ਤੇ ਮੈਂ ਜਰਾ ਜਾਣਾ ਕਿਤੇ ਕੰਮ ਵੀ ਹੋਰ. ਤੇ ਤੁਸੀਂ ਬਸ ਮੈਨੂੰ ਇੱਕ ਪੈਸੇ ਦੱਸਦੋ ਵੀ ਕਿੰਨੇ ਦਾ ਬਣੇਗਾ ਤਾਕਿ ਮੈਂ ਤੁਹਾਨੂੰ ਪੈਸੇ ਭੇਜ ਦਵਾਂ. ਅੱਛਾ, ਅੱਛਾ sir ਮੈਂ actually ਮੈਂ total ਹੀ ਕਰ ਰਿਹਾ ਸੀਗਾ. ਮੈਂ ਇਹ ਤੁਹਾਡਾ sir ਅਅ ਇਹ ਇਹ ਤੁਹਾਡਾ total sir ਆਪਣਾ ਬਾਈਕ ਕ ਹਜਾਰ ਰੁਪਿਆ ਜਿਹੜਾ ਹੈਗਾ ਹੈ ਜੀ ਪੂਰਾ total ਨਵੀਂ ਮਸ਼ੀਨ.

ਚਲੋ ਠੀਕ ਹੈ ਜੀ. ਬਾਇਸ ਹਜਾਰ ਦੇ ਵਿੱਚ 'ਚ ਬਣਜੇਗਾ ਸਾਰਾ ਕੁਛ ਨਾ? ਇਹ ਹਾਂਜੀ, ਹਾਂਜੀ. ਸਾਰਾ ਕੁਝ ਆਪਣਾ ਬਾਈ ਹਜਾਰ ਦੇ ਵਿੱਚ ਬਣ ਜਾਏਗਾ. ਜਿਦੇ ਵਿੱਚ LCD ਆਪਣਾ ਅਅ computer ਹੋ ਗਿਆ, ਜਿਹੜਾ CPU ਹੁੰਦਾ ਹੈ ਜੀ. ਹੈ ਨਾ, ਤੇ ਆਪਣਾ ਕਿ ਕਹਿੰਦੇ ਹੈ, keyboard mouse ਹੋ ਗਿਆ ਜੀ. ਇਹ ਸਾਰਾ ਕੁਝ ਆਪਣਾ ਇਹਦੇ ਵਿੱਚ ਬਾਈ ਹਜਾਰ ਦੇ ਵਿੱਚ ਹੈਗਾ ਹੈ ਜੀ. ਚਲੋ, ਠੀਕ ਹੈ ਜੀ. ਮੈਂ ਤੁਹਾਨੂੰ ਪੈਸੇ ਭੇਜ ਰਿਹਾ ਹੁਣੇ ਠੀਕ ਹੈ. ਤੁਸੀਂ ਮੈਨੂੰ ਆਪਣਾ ਅਅ account number ਭੇਜ ਦੇਣਾ ਤੇ ਆਪਾਂ ਤੁਹਾਨੂੰ ਪੈਸੇ ਭੇਜ ਦਿੰਦੇ, ਫਿਰ ਤੁਸੀਂ ਬਣਾਕੇ ਤੇ ਮੈਨੂੰ ਫਿਰ ਦਸ ਦੇਣਾ ਠੀਕ ਹੈ ਜੀ. ਹਾਂਜੀ, ਹਾਂਜੀ. ਦੇਖੋ ਬਣਾਉਣ ਦੇ ਵਿੱਚ ਇਹ ਹੈਗਾ ਕਿ ਕਹੀਏ ਨੂੰ ਮੈਨੂੰ ਇੱਕ ਜਾਂ ਦੋ ਦਿਨ ਦਾ time ਲਗ ਜਾਂਦਾ ਹੈ ਜੀ. ਤੇ.

ਬਸ ਕੋਈ ਗੱਲ ਨਹੀਂ ਜੀ. ਤੁਸੀ ਦੋ ਦਿਨ ਲੈ ਲੋ ਤੇ ਤੁਸੀਂ ਬਣਾਕੇ ਦੇ ਜਾਣਾ ਤੇ ਮੈਂ ਤੁਹਾਨੂੰ ਪੈਸੇ ਹੁਣੇ ਭੇਜ ਰਿਹਾ. ਬਸ ਤੁਸੀਂ ਆਪਣਾ account number ਮੈਨੂੰ ਭੇਜ ਦੇਣਾ ਤੇ.

ਫਿਰ ਆਪਾਂ ਮਿਲਦੇ ਹਾਂ ਠੀਕ ਹੈ ਜੀ.

ਇਹ sir ਇਕ ਤੁਹਾਡੇ ਘਰੇ ਹੀ ਲਗਵਾ ਦਾਂਗਾ ਮੈਂ, ਠੀਕ ਹੈ ਜੀ. ਚਲੋ ਠੀਕ ਹੈ ਭਾਜੀ ਠੀਕ ਹੈ ਜੀ. ਹੋਰ ਸਭ ਵਧੀਆ ਠੀਕ-ਠਾਕ? ਹਾਂਜੀ, ਹਾਂਜੀ, ਹਾਂਜੀ, ਹਾਂਜੀ sir, thank you sir, thank you ਜੀ. ਚਲੋ ਠੀਕ ਹੈ ਭਾਜੀ. ਆਪਾਂ ਫਿਰ ਮਿਲਦੇ ਹਾਂ ਦੋ ਦਿਨ ਦੇ ਬਾਦ. ਠੀਕ ਹੈ ਜੀ, ਠੀਕ ਹੈ ਜੀ.

ਬਸ ਬੈਠੇ ਬੱਚਿਆ ਨੂੰ ਖੇਡਾ ਖਡਾ ਰਹੇ ਥੇ ਅੱਛਾ ਜੀ ਖੇਡਾ ਤਾਂ ਐਈ ਨੇ ਖੇਡਾ ਤਾਂ ਮੈਂ ਵੀ ਬੱਚਿਆ ਨੂੰ ਖੇਡਾਂ ਦਾ ਹੀ ਕਹਿ ਰਹੀ ਸੀ ਹੁਣ ਵੇ ਖੇਡਾ ਹਨਾ ਮੈਂ ਕਹਿੰਦੀ ਸੀ ਕੇ ਰੋਜ਼ ਤੁਸੀਂ ITI ਦੇ ground ਚ ਜਾਇਆ ਕਰੋ ਅੱਛਾ ਅਸੀਂ ਅਸੀਂ ਤਾਂ ਪਤਾ ਕਿ ਐ ਪਹਿਲੇ ਤਾਂ ਆਪਾਂ ਖੇਲਾਂ ਘਰੇ ਖੇਲ ਲਿੰਦੇ ਹੁੰਦੇ ਸੀ ਹਨਾ

ਕਿਉਂ ਖੁਲਿਆ ਜਗਾ ਹੁੰਦਿਆ ਸੀ ਘਰਾਂ ਵਿੱਚ ਤੇ ਜਿਵੇਂ ਆਪਾਂ ਉਹ ਖੇਲਣੀਆ ਨੇ ਉਹ ਪੀਚੋ ਖੇਲ ਲੇਣੀ ਗਿਟੇ ਖੇਲਨੇ

ਤੇ ਗਿਟੇ ਖੇਲਨੇ ਉਹ carrom board ਬੜਾ ਖੇਲਦੇ ਹੁੰਦੇ ਸੀ ਅਸੀਂ

ਅਸੀਂ ਵੀ ਅਸੀਂ ਵੀ ਏਦਾਂ ਈ ਐਂ ਵੀ ਮੈਂ ਵੀ ਆਹੀ ਕਹਿ ਰਹੀ ਸੀਗੀ ਬੱਚਿਆ ਨੂੰ ਕਿ ਚੱਲੋ ਅਸੀਂ ਪਹਿਲਾਂ ਤਾਂ ਇਸੇ ਘਰ ਵਿੱਚ ਹੀ ਖੇਡ ਲਿੰਦੇ ਸੀਗੇ ਹੁਣ ਤੁਸੀਂ ਸ਼ਾਮ ਨੂੰ ਹਨਾ free time ਹੁੰਦੇ ਤੁਸੀਂ ਉੱਥੇ ITI ਜਾਕੇ ground ਵਿੱਚ ਤੇ ਕੱਬਡੀ ਦਾ ਹੁਣ ਚਲ ਰਿਹਾ ਹਨਾ ਅਹ ਦੁੱਜਾ ਕੱਬਡੀ ਦਾ ਆਪਣਾ ਕਿਹਦਾ ਨਾਮ ਲਈ ਦਾ ਹਾਕੀ ਦਾ ਤੇ ਹਾਕੀ ਚ admission ਲੇ ਲੋ ਬੱਚਿਆ ਨੂੰ ਕਹਿ ਰਹੀ ਸੀ ਕੇ ਹਾਕੀ ਦਾ ਕੁੱਛ ਕਰਲਿਆ ਕਰੋ ਵੀ ਉੱਥੇ ਜਾਇਆ ਕਰੋ ground ਤੇ ਹਮ ਦੇਖੀਏ ਪਤਾ ਕਿ ਐ ਅੱਜਕਲ ਤਾਂ ਨਾ ਬੱਚੇ ਨਾ ਕੋਈ ਖੇਡਾ ਹੀ ਨਹੀਂ ਖੇਡਦੇ ਹੈਗੇ ਉਹਨੂੰ ਤਾਂ ਬਸ ਸਿਰਫ mobile ਚਾਹਿਦਾ ਰੋਟੀ ਖਾਣੀ ਹੈ ਤਾਂ mobile ਦੇਦੋ

ਹੁਣ tension ਹੈ ਬੱਚਿਆ ਨੂੰ ਹੁਣ ਖੇਡਾਂ ਵੱਲ ਤਾਂ ਧਿਆਨ ਹੀ ਨਹੀਂ ਹੈਗਾ ਹੁਣ ਤਾਂ ਫੋਨਾ ਦੀਆਂ tension ਆ ਨੇ ਕੇ phone ਵਿੱਚ ਕਿਹੜੀ game ਰਹਿ ਗੀ ਕਿਹੜੀ game ਚ ਉਹਨੇ ਕਿੰਨੂ ਮਾਰਤਾ ਕਿੰਨੂ ਨਾ ਮਾਰਿਆ ਬਸ ਉਲਟਾ ਆਹ tension ਆ ਨੇ ਬੱਚਿਆ ਨੂੰ ਹਾਂ ਪਰ ਸਾਡੇ ਪਹਿਲਾ ਅਸੀਂ ਤਾਂ ਭਾਈ ਬਹੁਤ ਖੇਲਾਂ ਖੇਲਿਆਂ ਸੀ ਹੁਣ ਕਹਿੰਦੇ ਤੰਦਰੁਸਤ ਵੀ ਬੱਚਾ ਰਹਿੰਦਾ ਸੀ ਜਿਆਦਾ ਕੋਈ ਬਿਮਾਰੀ ਨਹੀਂ ਹੁੰਦੀ ਸੀ ਕੁੱਛ ਨਹੀਂ ਹੁੰਦੀ ਸੀ ਕਿਉਂਕਿ ਖੇਡਾਂ ਹੀ ਅਹਿਜਿਆ ਹੁੰਦਿਆ ਸੀ ਸਾਡੇ ਸਕੂਲਾਂ ਚ ਤਾਂ ਅਸੀਂ ਦੇਖਲੋ ਕੁੜੀਆਂ ਹੋਕੇ ਵੀ ਮੁੰਡੇ ਆਲਿਆਂ ਖੇਡਾਂ ਖੇਡ ਦੇ ਸੀਗੇ ਹਾਂਜੀ ਉਹੀ ਓ ਖੇਡ ਦੇ ਹੁੰਦੇ ਸੀਗੇ ਸਾਰਾ ਦਿਨ ਤਾਂ ਮੁੰਡਿਆਂ ਦੇ ਨਾਲ ਹੀ ਖੇਡਦੇ ਰਹੀਦਾ ਹੁੰਦਾ ਸੀ ਭਰਾਵਾਂ ਦੇ ਨਾਲ ਆਪਣੇ ਚਾਚੇ ਤਾਈਆਂ ਦੇ ਬੱਚਿਆ ਦੇ ਨਾਲ ਸਾਰਾ ਦਿਨ ਖੇਡੀ ਜਾਇਆ ਕਰਨਾ ਹੁਣ ਤੇ ਹੁਣ ਤੇ ਕੋਈ ਆਪਣੇ ਆਪਣੇ ਘਰਾਂ ਚੋ ਨਿਕਲਦਾ ਹੀ ਨਹੀਂ ਹੈਗਾ ਸਬ ਆਪਣੇ ਆਪਣੇ ਅੰਦਰਾਂ ਚ ਬੈਠੇ ਜਾ TV ਦੇਖ ਲਿੰਦੇ ਨੇ ਜਾ phone ਚਲਾ ਲੇਂਦੇ ਨੇ ਹੁਣ ਚਾਚੇ ਤਾਇਆ ਦੇ ਬੱਚੇ ਦੇ ਬੋਲਦੇ ਹੀ ਨਹੀਂ ਹੈਗੇ ਇੱਕ ਦੁੱਜੇ ਨਾਲ ਤਕਰੀਬਨ ਜਿਆਦਾਤਰ ਸਾਡੇ ਤਾਂ ਭਾਈ ਹੁਣ ਹੁਣ ਵੀ ਪਿਆਰ ਉਹਨਾਂ ਹੀ ਹੈ ਹੁਣ ਅਸੀਂ ਤਾਂ ਨਾ ਪਹਿਲੇ ਪਤਾ ਕਿਆ ਕਰਦੇ ਹੁੰਦੇ ਸੀ ਜਿਵੇਂ ਇੱਕਠੇ ਹੋ ਕੇ ਸਾਰਿਆ ਨੇ ਆ ਜਾਣਾ ਛੁੱਟੀਆਂ ਚ ਨਾਨਕੇ ਚਲੇ ਜਾਣਾ ਨਾਨਕੇ ਕਦੇ carrom board ਖੇਲਣਾ ਕਿਉਂਕਿ ਉਹਨਾਂ ਦੇ ਸਾਡੇ ਨਾ ਬਹੁਤ ਖੁੱਲੀ ਜਗ੍ਹਾ ਹੁੰਦੀ ਸੀ ਮੱਝਾ ਵੀ ਰੱਖਿਆ ਹੁੰਦਿਆ ਸੀ ਅਸੀਂ ਦਿਨੇ ਤਾਂ ਸਾਰਾ ਦਿਨ time pass ਕਰ ਲੇਣਾ ਖੇਲ ਖੁਲ ਕੇ ਜਿਵੇਂ ਗੀਟੇ ਖੇਲ ਲੇ ਕਦੇ carrom board ਖੇਲ ਲਿਆ ਸ਼ਾਮ ਦੇ time ਚਿੜੀ ਬੱਲਾ ਖੇਲ ਲਿਆ ਫੇਰ ਸਾਡੇ ਨਾਨੀ ਹੋਣੀ ਕਹਿੰਦੇ ਹੁੰਦੇ ਸੀ ਹੁਣ ਕੱਖ ਕੁਤਰਨੇ ਨੇ ਹੁਣ ਕੱਖ ਕੁਤਰੋ ਨਾਲ ਆ ਕੇ ਉਹ ਕੱਖ ਨੂੰ ਫੇਰ ਵਾਰੀ ਵਾਰੀ ਸਾਰੇ ਕੁਤਰਦੇ ਨੇ ਫੜ ਕੇ ਉਹ ਕਹਿੰਦੇ ਮੈਂ ਕੁਤਰਨੇ ਓਹ ਕਹਿੰਦੇ ਮੈਂ ਕੁਤਰਨੇ ਬਹੁਤ ਮਜ਼ਾ ਆਉਂਦਾ ਸੀ ਜਦ ਤਾਂ ਹਾਂਜੀ ਉਦੋਂ ਤਾਂ time ਹੀ ਹੋਰ ਸੀਗਏ ਉਦੋਂ ਤਾਂ ਬਸ ਏਦਾਂ ਹੀ ਸੀਗਾ ਕਿ ਚਲੋ ਹਨਾ ਸਾਰਾ ਦਿਨ ਪਹਿਲਾਂ ਖੇਡੀ ਜਾਇਆ ਕਰਨਾ ਫੇਰ ਬਸ ਇਹੀ ਜਿਆਦਾਤਰ ਤਾਂ ਕੱਖਾਂ ਦੀ ਵੀ ਗੱਲ ਆ ਜਾਂਦੀ ਸੀ ਤਕਰੀਬਨ ਤੇ ਅਸੀਂ ਵੀ ਜਾਂਦੇ ਹੁੰਦੇ ਸੀਗੇ ਨਾਲ ਜਾਣਾ ਕਰਨਾ ਸਾਰਾ ਕੰਮ ਨਾਲ ਕਰਾਇਆ ਕਰਨਾ ਪਰ ਖੇਡ ਖੇਡ ਚ ਕਰਾ ਲਿਆ ਕਰਨਾ ਇਹ ਨਹੀਂ ਹੈਗਾ ਵੀ ਕੰਮ ਨੂੰ ਕੰਮ ਸਮਝ ਕੇ ਕਰਾਨਾ ਆਪਾਂ ਤਾਂ ਖੇਡਦੇ ਖੇਡਦੇ ਹੀ ਕਹਿ ਦੇਣਾ ਕਰਨਾ ਵੀ ਚੱਲੋ ਅੱਜ ਇਹਨੇ ਆ ਕਰਨਾ ਅੱਜ ਉਹਨੇ ਆ ਕਰਨਾ ਇੱਕ ਦੇ ਨਾਲ ਸਾਰਿਆ ਨੇ ਲੱਗ ਜੀਆ ਕਰਨਾ ਤੇ ਸਗੋਂ ਕੰਮ ਵੀ ਜਲਦੀ ਨਿਬੜ ਜਾਂਦਾ ਹੁੰਦਾ ਸੀਗਾ ਤੇ ਬਹੁਤੇ ਬੱਚੇ ਇੱਕਠੇ ਬੈਠ ਦੇ ਹੀ ਨਹੀਂ ਹੈਗੇ ਤੇ ਫੇਰ ਬੱਚਿਆ ਨੇ ਕੰਮ ਵੀ ਕਿ ਕਰਨਾ ਇੱਕਠੇ ਅਜੇ ਤਾਂ ਤਾਸ਼ ਖੇਡ ਦੇ ਹੁੰਦੇ ਸੀ ਭਾਭੀ

ਭਾਭੀ ਬੜੀ ਖੇਲੀ ਹੈ ਅਸੀਂ ਜਿਵੇਂ ਉਹ ਖੋਲ ਦੇਣਾ ਬੰਦਰ ਕਿੱਲਾ

ਕਿਉਂਕਿ ਆਹ ਚੀਜਾ ਖੇਲਣ ਨਾਲ ਨਾ ਬੰਦੇ ਚ ਤੰਦਰੁਸਤੀ ਬਹੁਤ ਰਹਿੰਦੀ ਸੀ

ਸ਼ਰੀਰ ਦਾ ਸਾਰੀ ਗਰਮੀ ਜੀ ਨਿਕਲ ਜਾਂਦੀ ਹੁੰਦੀ ਸੀ

ਅੱਜਕਲ ਤਾਂ ਬਸ mobile ਚਲਾਲੋ ਜਾ ਉਹ ਚਲਾਲੋ ਉਹਨੀਆਂ ਬਿਮਾਰੀਆਂ ਸ਼ੁਰੂ ਹੋ ਗਿਆਂ ਹੁਣ ਪਸੀਨੇ ਆਲਾ ਕੋਈ ਕੰਮ ਹੀ ਨਹੀਂ ਹੈਗਾ ਹੁਣ ਤਾਂ ਸਾਰਾ ਦਿਨ ਗਰਮੀਆਂ ਚ ਦੇਖੋ AC ਨਹੀਂ ਬੰਦ ਹੋਣਾ ਸਨ ਨੇ ਦਿਨੇ ਵੀ AC ਲਗਾ ਕੇ ਬੈਠੇ ਰਹਿੰਦੇ ਨੇ ਬੱਚੇ ਹੁਣ ਤਾਂ ਸਗੋਂ ਬਾਹਰ ਮਾੜਾ ਜਾ ਕੰਮ ਵੀ ਕਿਸੇ ਭੇਜਣਾ ਹੋਵੇ market ਤੱਕ ਤਾਵੀਂ ਬੱਚੇ ਨੂੰ ਭੇਜ ਨਹੀਂ ਸਕਦੇ ਬੱਚਾ ਕਹੇਗਾ ਬਾਹਰ ਗਰਮੀ ਬਹੁਤ ਹੈ ਮੈਂ ਨਹੀਂ ਨਿਕਲ ਸਕਦਾ ਬੱਚਾ ਤਾਂ ਹਾਲੋ ਬੇਹਾਲ ਹੋ ਜਾਂਦਾ ਹੁਣ ਤਾਂ ਬੱਚਿਆ ਚ ਨਹੀਂ ਹੈਗਾ ਉਹ ਚੀਜ ਹੈ ਈ ਨਹੀਂ ਬੱਚਿਆ ਚ ਖੇਡਾਂ ਖੁਡਾਂ ਆਲੀ ਤਾਂ ਹੁਣ ਤਾਂ ਆਪ ਵੀ ਆਪਾਂ ਨੂੰ ਵੀ ਇਹੀ ਹੁੰਦਾ ਕਿ ਸਾਦਾ ਬੱਚਾ ਹਨਾ ਬਾਹਰ ਜਾਏਗਾ ਇਹਨੀਂ ਧੁੱਪ ਲੱਗੀ ਹੈ ਥੋੜਾ ਇਸ ਵਿੱਚ ਆਪਣਾ ਵੀ ਕਸੂਰ ਹੈਗਾ ਐ

ਉਹ ਤਾਂ ਕਹਿੰਦੇ ਹੁੰਦੇ ਨੇ ਅੱਗੇ ਤਾਂ ਚਲ ਬੱਸਾ ਹੁੰਦੀਆਂ ਨਹੀਂ ਹੁੰਦੀਆਂ ਅਸੀਂ ਕਿਉਂਕਿ ਬਹੁਤ ਜਿਆਦਾ ਤੁਰਦੇ ਹੁੰਦੇ ਸੀ

ਹੋਰ ਕੋਈ ਪੈਦਲ ਇੱਕ ਪੈਰ ਵੀ ਨਹੀਂ ਪੱਟ ਸਕਦਾ ਹੁਣ ਤਾਂ ਗਰਮੀ ਇਹਨੀਂ ਜਿਆਦਾ ਲਗਦੀ ਐ ਕਿ ਸਰੀਰਾਂ ਚ ਪਤਾ ਨਹੀਂ ਕਿਉਂ ਕੋਈ ਖੁਰਾਕਾ ਹੀ ਏਦਾਂ ਦੀਆਂ ਨੇ ਜਾ ਕੁੱਛ ਹੁਣ ਨਹੀਂ ਤੁਰ ਹੁੰਦਾ ਹੈਗਾ ਧੁੱਪ ਚ ਵੀ ਮਾੜਾ ਜੀਆ ਵੀ ਜੇ ਆਪਣੇ ਕੋਲ ਨਹੀਂ ਤੁਰ ਹੁੰਦਾ ਤਾਂ ਬੱਚੇ ਕਹਿੰਦੇ ਨੇ ਵੀ ਤੁਸੀਂ ਨਹੀਂ ਜਾ ਸਕਦੇ ਤਾਂ ਅਸੀਂ ਕਿੱਦਾ ਜਾਈਏ ਬੱਚੇ ਵੀ ਨਹੀਂ ਨਿਕਲਦੇ ਘਰਾਂ ਚੋ ਬਾਹਰ ਹੁਣ ਉਹੀ ਤਾਂ ਹੈ ਤਾਹੀਂ ਤਾਂ ਕਹਿੰਦੇ ਨੇ ਬੱਚਿਆ ਨੂੰ ਖੇਡਣਾ ਬਹੁਤ ਜਰੂਰੀ ਹੋ ਗਿਆ ਥੋੜਾ ਜਿਹਾ ਖੇਲੋ ਹੁਣ ਤਾਂ ਸਕੂਲਾਂ ਸਕੂਲਾਂ ਚ ਵੀ ਬਸ ਇੱਕ ਉਹ ਝੂਲੇ ਜੇ ਲਾ ਦਿੰਦੇ ਐ ਇੱਕ ਉਹ ਬੱਚਿਆ ਵਾਸਤੇ ਉਹ ਖਿਡੋਣੇ ਜੇ ਲਾ ਦਿੰਦੇ ਐ ਇਹਨਾਂ ਨਾਲ ਕਿ ਹੋਣਾ ਬੱਚਿਆ ਨੂੰ ਉਹੀ ਹੈ ਤੁਸੀਂ ਹੁਣ ਨਵੇਂ ਤੋਂ ਸਿਰੇ ਤੋਂ ਸ਼ੁਰੂ ਕਰੋ ਕੋਈ ਖੋ ਖੋ ਕੁੜੀਆਂ ਨੂੰ ਕੋਈ ਖੋ ਖੋ ਖਿਲਾ ਦੋ ਮੁੰਡਿਆਂ ਨੂੰ ਹੁਣ ਚਿੜੀ ਬੱਲਾ ਵਗੇਰਾ ਫੁੱਟਬਾਲ ਵਗੇਆਰਾ ਇਹਨਾਂ ਨੂੰ ਹੁਣ ਕੋਈ ਨਾ ਬੱਚੇ ਖੇਲਣ ਆਲੇ ਐ ਨਾ teacher ਖੜਾਉਣ ਵਾਲੇ ਐ ਸਹੀ ਗੱਲ ਐ ਨਾ ਬੱਚੇ ਵੀ ਉਹ ਹੁਣ ਤਾਂ ਬਸ ਬੱਚਿਆ ਦਾ ਬਸ ਏਦਾਂ ਹੀ ਹੋਇਆ ਪਿਆ ਕਿ ਬੱਚੇ ਵੀ ਉਹੀ ਜਿਹੇ ਹੋਏ ਪਏ ਨੇ phone ਚਲਾ ਚਲਾ TV ਦੇਖ ਦੇਖ ਕੇ ਜਾਂ ਅੰਦਰ ਬੈਠ ਬੈਠ ਕੇ ਤੇ parents ਵੀ ਉੜਾਨ ਦੇ ਹੋਵੇ ਪਏ ਨੇ ਹਮ ਅੱਛਾ ਤੁਸੀਂ ਕਿਹੜੀ ਕਿਹੜੀ ਖੇਡਾਂ ਖੇਲਿਆਂ ਸੀ ਅਸੀਂ ਤਾ ਬੜੇ ਅਸੀਂ ਜਿਆਦਾਤਰ ਤਾਂ ਅਸੀਂ ਖੋ ਖੋ ਖੇਡਦੇ ਹੁੰਦੇ ਸੀਗੇ ਤੇ ਇੱਕ ਬਾਂਦਰ ਕਿਲਾ ਖੇਡਦੇ ਹੁੰਦੇ ਸੀਗੇ ਓਹ ਭਜਨਾ ਕਹਿੰਦੇ ਇੱਕ ਦੁੱਜੇ ਦੇ ਪਿੱਛੇ ਇੱਕ ਕੋਕਲਾ ਚ ਪਾਕੀ ਜਿਵੇਂ ਰਾਤ ਆਈ ਹੈ ਉਹ ਬੜਾ ਖੇਡਦੇ ਹੁੰਦੇ ਸੀਗੇ ਤੇ ਇੱਕ ਉਹ ਖੇਡਦੇ ਗੁੱਡੀ ਗੁੱਡੀ ਖੇਡਣੀ ਜਾਣੀ ਸਾਰਾ ਦਿਨ ਗੁੱਡੀ ਗੁੱਡੀ ਖੇਡ ਲੈਣੀ ਕਰਨੀ ਤੇ ਉਹਨਾਂ ਦਾ ਮਤਲਬ ਜੇ ਮਿੱਟੀ ਦੇ ਭਾਂਡੇ ਬਨਾਣ ਦਾ ਬੜਾ ਸ਼ੌਂਕ ਸੀਗਾ ਚੋਆ ਹੁੰਦਾ ਸੀ ਸਾਡੇ ਘਰ ਦੇ ਕੋਲੋ ਇੱਕ ਚੋਆ ਲੰਗਦਾ ਸੀ ਉਹ ਚੋਏ ਚ ਨਾ ਚਿਕਨੀ ਮਿੱਟੀ ਹੁੰਦੀ ਹੁੰਦੀ ਸੀਗੀ ਅਸੀਂ ਉਹ ਚਿਕਨੀ ਮਿੱਟੀ ਉੱਥੋਂ ਚੋਏ ਚੋ ਲਿਆਨੀ ਕਰਨੀ ਇੱਕਠੀ ਉਹਨੂੰ ਆਟੇ ਵਾਂਗ ਗੁੰਨੀ ਜਾਣੀ ਕਰਨੀ ਗੁੰਨੀ ਜਾਣੀ ਕਰਨੀ ਮੁੜ ਕੇ ਉਹਦੇ ਵਿੱਚ ਭਾਂਡੇ ਇਹਨੇ ਸੋਹਣੇ ਗਲਾਸ ਕੋਲਿਆਂ ਚਮਚੇ ਗੈਸ ਸਿਲੰਡਰ ਸਬ ਕੁੱਛ ਮਿੱਟੀ ਦਾ ਬਣਾਕੇ ਕਿੰਨੇ ਭਾਂਡੇ ਇੱਕਠੇ ਕਰਕੇ ਧੁੱਪ ਚ ਸੁਕਾ ਲੇਣੇ ਕਰਨੇ ਤੇ ਫੇਰ ਉਹਨਾਂ ਭਾਂਡਿਆਂ ਨਾਲ ਖੇਡਣਾ ਕਰਨਾ ਬੜੀਆਂ ਖੇਡਾ ਹੁੰਦੀਆਂ ਸੀਗੀਆ ਪਹਿਲਾ ਇਸ ਤਰ੍ਹਾਂ ਦੀਆਂ ਤੇ ਫੇਰ ਸਾਰਾ ਦਿਨ ਭਾਂਡਿਆ ਦੇ ਨਾਲ ਖੇਡੀ ਜਾਣਾ ਕਰਨਾ ਵੀ ਆਹ ਮੇਰਾ ਘਰ ਬਨਾਨੇ ਕਰਨੇ ਬੜੇ ਸੋਹਣੇ ਘਰ ਘਰ ਅਸੀਂ ਖੇਡਣੇ ਕਰਨੇ ਘਰ ਬਣਾ ਲੇਣੇ ਕਰਨੇ ਛਾਂ ਜੀ ਚ ਹੋਣੀ ਜਿੱਥੇ ਕਰਨੇ ਤੇ ਛਾਂ ਦੇ ਥੱਲੇ ਘਰ ਬਣਾਕੇ ਜੁੰ ਲਗਿਆ ਕਰਨਾ ਖੇਡਣ ਛੁੱਟੀ ਆਲੇ ਦਿਨ ਤਾਂ ਸਾਨੂੰ ਏਦਾਂ ਲਗਦਾ ਹੁੰਦਾ ਸੀ ਸਾਰਾ ਦਿਨ ਖੇਡ ਚ ਹੀ ਲਗ ਜੁਗਾ ਅਸੀਂ ਵੀ ਬਸ ਅਸੀਂ ਵੀ ਜਿਆਦਾਤਰ ਤਨਕ ਵੈਸੇ ਅੰਦਰੇ ਰਹਿੰਦੇ ਸੀ carrom board ਜਰੂਰ ਖੇਲਦੇ ਹੁੰਦੇ ਸੀ ਕਿਉਂਕਿ ਕਾਫੀ ਜਣੇ ਆ ਜਾਂਦੇ ਸੀ ਨਾ ਤਿੰਨ ਚਾਰ ਜਣਿਆ ਨੇ carrom board ਖੇਲ ਲੈਣਾ ਤੇ ਇੱਕ ਵਾਰ ਤਾਂ ਕਸੀਨ carrom board ਖੇਲਦੇ ਖੇਲਦੇ ਨਾ ਪੱਖਾ ਹੀ ਸਾਡੇ ਉੱਪਰ ਫਟਾਫਟ ਅਸੀਂ ਪਰੇ ਹੋਏ ਪੱਖਾ ਸਾਡੇ carrom board ਦੇ ਉੱਪਰ ਗਿਰਿਆ ਉਹ ਤਾਂ ਅਜੇ ਵੀ ਹੈਗਾ ਥੋੜਾ ਬੱਚਿਆਂ ਦਾ ਅਜੇ ਵੀ ਆਪਣੇ ਬੱਚੇ ਘਰ ਵਿੱਚ ਸਾਰੇ ਛੁੱਟੀ ਆਲੇ ਦਿਨ ਸਾਰੇ ਇੱਕਠੇ ਹੋਣ ਤੇ carrom board ਅਜੇ ਵੀ ਖੇਡ ਲੇਂਦੇ ਨੇ ਤੇ ਜਾ ਅਜੇ ਵੀ ਉਹ ਖੇਡ ਲੇਂਦੇ ਨੇ ਤਾਸ਼ ਵੀ ਤਾਸ਼ ਤਾਂ ਚਲੋ ਆਪ ਹੀ ਰੋਕ ਲਈਦਾ ਬੱਚੇ ਨੂੰ ਪਰ ਪਹਿਲਾਂ ਤਾਂ ਕੋਈ ਰੁੱਕਦਾ ਹੀ ਨਹੀਂ ਸੀ ਹੁੰਦਾ ਪਰ ਆਹ ਜਿਹੜੀ ਬਾਹਰ ਜਾਂਦੇ ਨੇ ITI ਵਗੇਰਾ ਜਿਵੇਂ ਜੋ ਕੁੱਛ ਇਹ ਖੇਡਾਂ ਤਾਂ ਹੁਣ ਜਮਾ ਹੀ ਖਤਮ ਹੋ ਗਈਆਂ ਹੋਇਆ ਜਿਹੜੀਆਂ ਅਸੀਂ ਖੇਡਦੇ ਹੁੰਦੇ ਸੀਗੇ ਉਹ ਖੇਡਾਂ ਤਾਂ ਹੁਣ ਰਹੀਆਂ ਨੀ ਹੈਗਿਆ ਹੁਣ ਨਾ ਤਾਂ ਬੱਚੇ ਇੱਕਠੇ ਹੁੰਦੇ ਨੇ ਹਨਾ ਜੇ ਇੱਕਠੇ ਵੀ ਹੋਣਗੇ ਉਹ ਆਪਣੀ ਫੇਰ ਉਹ ਇੱਕ ਕਹੇਗਾ ਉਹ ਖੇਡੋ ਇੱਕ ਕਹੇਗਾ ਉਹ ਖੇਡੋ ਇਹਨੇ ਨਾਲ ਹੀ ਲੜ ਕੇ ਉਹ ਆਪਣੇ ਆਪਣੇ ਘਰ ਚਲੇ ਜਾਂਦੇ ਨੇ ਖੇਡਣ ਦਾ ਤਾਂ ਉਹਨਾਂ ਦਾ time ਹੀ ਨਹੀਂ ਲਗਦਾ ਹੈਗਾ ਬੰਟੇ ਬੜੇ ਖੇਲਦੇ ਹੁੰਦੇ ਸੀ ਅਸੀਂ

ਬੰਟੇ ਬੜੇ ਖੇਡਦੇ ਹੁੰਦੇ ਸੀ ਬਾਂਟੇ ਤਾਂ ਬਣਾ ਲੇਨੀ ਗੁਥੀ ਜੀ ਬਣਾਕੇ ਫੇਰ ਸੋ ਸੋ ਬਾੰਟਾ ਆਪਣੇ ਆਪਣੇ ਡੱਬੇ ਚ ਬੋਤਲਾਂ ਚ ਪਾ ਪਾ ਕੇ ਸਾਡੇ ਘਰੇ ਨਾ ਪਹਿਲਾਂ ਬਾਂਟੇ ਪਏ ਹੋਏ ਅਜੇ ਵੀ ਪਏ ਹੋਏਹੁੰਦੇ ਸੀ ਅੰਦਰ ਬੋਤਲਾਂ ਚ ਡੱਬਿਆ ਚ ਫੇਰ ਆਹ ਕੈਸਟਾ ਆਹ ਜਿਹੜੀਆਂ ਕੈਸਟਾ ਜਿਹੜੀਆਂ ਕੈਸਟਾ ਨੇ ਪੁਰਾਣੀਆਂ ਚੀਜਾਂ ਚ ਹਨਾ ਸਾਡੇ ਘਰ ਵਿੱਚ ਅਜੇ ਵੀ ਪਈਆਂ ਸੀਗੀਆਂ ਹੁਣ ਸਗੋਂ ਅਸੀਂ ਕਬਾੜ ਚ ਹੀ ਸੱਟ ਦਿਤੀਆਂ ਹੋਈਆਂ ਹੁਣ ਤਾਂ ਬੱਚਿਆ ਨੂੰ ਪਤਾ ਹੀ ਨਹੀਂ ਇਹਨਾਂ ਚੀਜਾਂ ਦਾ ਹਮ ਉਹੀ ਤਾਂ ਪਹਿਲਾ ਇਸ ਚੀਜਾਂ ਦਾ ਅੱਜਕਲ ਬੱਚੇ ਨੂੰ ਕਿੱਥੇ ਪਤਾ ਅੱਜਕਲ ਬਸ ਸਿਰਫ ਇਹਨਾਂ ਨੂ mobile ਚਾਹਿਦਾ ਹੋਰ ਕੁੱਛ ਨਹੀਂ ਚਾਹਿਦਾ mobile ਦੇ ਦੋ ਹੁਣ ਤਾਂ ਸਿਆਣੇ ਵੀ ਇਹੀ ਕੰਮ ਕਰਦੇ ਐ mobile ਲਾ ਕੇ ਬੈਹ ਜਾਂਦੇ ਨੇ ਕੋਈ ਆਵੇ ਕੋਈ ਜਾਵੇ ਕੁੱਛ ਨਹੀਂ ਪਤਾ ਹੈ ਦੁਨੀਆ ਦਾ ਇੱਕ room ਚ ਚਾਹੇ ਚਾਰ ਪੰਜ ਜਣੇ ਬੈਠੇ ਹੋਣਗੇ ਬੇਸ਼ੱਕ ਬੱਚੇ ਬੈਠੇ ਹੋਣ ਨੂੰਹ ਬੈਠੀ ਹੋਵੇ ਸੱਸ ਸੋਹਰਾ ਬੈਠੇ ਹੋਣ ਮਤਲਬ ਕੇ ਸਾਰੇ ਬੈਠੇ ਹੋਣ husband wife ਬੈਠੇ ਹੋਣ ਸਬਦੇ ਹੱਥਾਂ ਚ ਅੱਲਗ ਅੱਲਗ phone ਹੋਏਗਾ ਅਰ ਆਪਨੇ ਆਪਨੇ phone ਚ ਇਹਨੇ busy ਹੁੰਦੇ ਨੇ ਕੇ ਇੱਕ ਦੁੱਜੇ ਦਾ ਪਤਾ ਹੀ ਨਹੀਂ ਹੁੰਦਾ ਕਿ room ਵਿੱਚ ਇਹਨੇ ਜਾਣੇ ਬੈਠੇ ਨੇ ਅੱਗੇ ਤਾਂ ਇੱਕਠੇ ਹੋ ਕੇ ਬਹਿੰਦੇ ਸੀ ਇਹਨੀਂ ਗੱਲਾ ਮਾਰਦੇ ਹੁੰਦੇ ਸੀ ਸਾਡੇ ਤਾਂ ਪਤਾ ਕਿਆ ਕਰਦੇ ਸੀ ਸਾਡੀ ਨਾ ਮਾਸੀ ਆਉਂਦੀ ਸੀ ਹਨਾ ਉਹਨੇ ਪਤਾ ਕਿਆ ਕਰਨਾ ਅੱਧੀ ਅੱਧੀ ਰਾਤ ਤੱਕ ਭੂਤਾ ਆਲਿਆ ਕਹਾਣੀਆ ਸੁਣਾ ਦੇਣਾ ਸਾਨੂੰ ਡਰ ਲੱਗਿਆ ਕਰਨਾ ਪਹਿਲਾ ਭੂਤਾਂ ਦੀ ਸ਼ੁਰੂ ਅਸੀਂ ਸੁਣੀ ਜਾਣੀ ਸੁਣੀ ਜਾਣੀ ਫੇਰ ਅੱਧੀ ਅੱਧੀ ਰਾਤ ਤੱਕ ਗੱਲਾ ਮਾਰਦੇ ਹੁੰਦੇ ਸੀ ਬੱਚਿਆ ਦੇ ਨਾਲ ਹਨਾ ਕਿੰਨਾ ਵਧੀਆਂ ਬੱਚਿਆ ਦੇ ਵਿੱਚ ਬੈਠਨਾ ਬੱਚਿਆ ਨੂੰ ਨਾਲ ਪਾਉਣਾ ਬੱਚਿਆ ਦੇ ਨਾਲ ਗੱਲਾ ਕਰਨੀਆਂ ਬੱਚਿਆਂ ਨੂੰ ਕਹਾਣੀਆਂ ਸੁਨਾਣਿਆ ਬੱਚੇ ਵੀ ਕਿੰਨਾ ਧਿਆਨ ਦਿੰਦੇ ਨੇ ਇਹਨਾਂ ਚੀਜਾਂ ਨੂੰ